ਅੱਛਾ ਸੱਤਰ ਮਿੰਟ ਕਰਨੇ ਸੀ ਨਾ, ਪਹਿਲਾਂ ਦਸ ਦਸ ਮਿੰਟ ਸੀ। ਚਾਲੀ ਤਾਂ ਪਹਿਲਾਂ ਕਰ ਲਏ ਤੇਰੇ ਨਾਲ।

ਵੀਹ ਰਹਿ ਗਏ ਦਸ ਆਹ ਵੀ ਹੋ ਗਏ। ਅੱਛਾ ਪਵਨ ਹੁਣਾ ਨੂੰ ਲਾਉਣਾ ਸੀ ਕਿ। ਨਾ ਆਪਾਂ ਗੱਲ ਤਾਂ ਤੇਰੇ ਨਾਲ ਈ ਕਰਨੀ ਸੀ। ਮੈਂ ਉਹਨੂੰ ਅਹ ਮੈਂ ਨਾ ਆਈ ਡੀ ਬਣਵਾਈ ਆ ਹੁਣ . ਜਾਂਦੀ ਸੀਗੀ। . ਗਿਆ। ਮੈਂ ਕਿਹਾ ਮੈਂ ਵੀ ਦੁਪਹਿਰ ਦੀ ਫੋਨ ਲਾਈ ਜਾਂਦੀ ਮੈਂ ਕਿਹਾ ਉਹਦੇ ਨਾਲ ਗੱਲ ਕਰਨੀ ਘੰਟਾ ਤੇ ਲੱਗ ਈ ਜਾਊਗਾ ਮੈਨੂੰ।

ਤੇ ਮੈਂ ਕਿਹਾ ਚੱਲ ਚੈਨਲ ਜਿਹਾ ਬਣਾ ਕੇ ਦੇ ਦੇ ਤੇ ਮੈਂ ਕਿਹਾ ਉਹ ਕਰੀ ਕੀ ਜਾਂਦੀਆਂ ਸਾਨੂੰ ਉਹ ਕਰਕੇ ਦਿੱਤਾ ਉਹ ਕਰਕੇ। ਹਾਂ ਮੈਨੂੰ ਵੀ ਆਇਆ। ਮੈਨੂੰ ਵੀ ਆਇਆ ਸ਼ੁਭ ਕੋਲ਼ੇ ਇੱਕ ਹੋਰ ਆਈ ਵੀਡਿਓ। ਸੱਤ ਵੀਡੀਓ ਵੇਖਣੀਆਂ ਪੈਂਦੀਆਂ। ਉਹ ਤਾਂ ਭਲਾਂ ਤੂੰ ਵੀ ਤੁਰੀ ਫਿਰਦੀ ਵੇਖ ਲਿਆ ਕਰ। ਉਹ ਚ ਵੀ ਦਿੰਦੇ ਆ ਤਿੰਨ ਚਾਰ ਸੌ ਰੁਪਈਆ। ਉਹ ਤਾਂ ਦਿਹਾੜੀ ਚ ਪਤਾ ਨਈਂ ਕਿੰਨੀਆਂ ਕੁ ਦੇਖ ਲੈਨੇ ਆ। ਉਹਨੇ ਦੱਸ ਦੇ ਉਹ ਫਿਰ ਅਲੱਗ ਅਲੱਗ ਮੋਬਾਈਲਾਂ ਚ ਹੋਣ। ਅਲੱਗ ਅਲੱਗ ਐਨੇ ਫੋਨ ਕਿਥੋਂ ਲੈ ਆਈਏ।

ਉਹ ਕਦੋਂ ਮੈਨੂੰ ਆਂਹਦੀ ਸੀ ਗੱਲ ਕਰਾ ਦੇ ਦੁਪਹਿਰੇ ਪਹਿਲਾਂ ਤਾਂ ਨਾਉਂਦੀ ਸੀ ਜਦੋਂ ਉਹਦਾ ਫੋਨ ਆਇਆ ਤੇ ਫੇਰ ਇਹ ਸੌਂ ਗਈ। ਤੇ ਮੈਨੂੰ ਆਹਂਦੀ ਸੀ ਅਮਨ ਨਾਲ ਮੇਰੀ ਗੱਲ ਕਰਾ ਦਿਓ। ਕੁੜੀ ਤੋਂ ਨੰਬਰ ਲੈ ਕੇ ਲਿਆਉਗੀ ਤੇ ਉਹ ਦਊਗੀ ਆਈਡੀਆਂ ਤੇ ਉਹ ਤੇ ਕਰ ਲਿਓ ਉਹ ਵੀਡਿਓ ਵੇਖਣੀਆਂ ਹੁੰਦੀਆਂ ਛੇ ਸੱਤ ਤੇ ਉਹ ਚ ਬਣਦਾ ਤਿੰਨ ਚਾਰ ਸੌ ਰੁਪਈਆ ਸਾਡੇ ਕੋਲ ਤਾਂ ਫੋਨ ਵੱਡਾ ਹੈ ਨਈਂ ਨਾ ਸਾਡਾ ਕੋਲ ਤਾਂ ਫੋਨ ਵੱਡਾ ਹੈ ਨਈਂ ਨਾ ਸਾਡਾ ਫੋਨ ਵੱਡਾ ਲਵ ਲੈ ਗਿਆ। ਨਹੀ ਸਾਡੀ ਕੋਲ ਤਾਂ ਦੋ ਹੈਗੇ ਨਾ ਫੋਨ। ਹਾਂ ਇਹ ਕਹਿੰਦੀ ਇਹਨੂੰ ਇਹਨੂੰ ਕਹਿੰਦੀ ਸੀ ਕਹਿੰਦੀ ਤੇਰੀ ਅੰਟੀ ਨੂੰ ਕਹਿ ਕਿ ਅੰਟੀ ਘਰੇ ਵਿਹਲੀ ਰਹਿੰਦੀ ਆ ਵੇਖੀ ਜਾਇਆ ਕਰੂਗੀ। ਮੈਂ ਕਿਹਾ ਵੇਖੀ ਤਾਂ ਜਾਇਆ ਕਰੂ . ਫੋਨ ਤਾਂ ਹੋਵੇ, ਉਹ ਕੁੜੀ ਏ ਅਮਨ ਦੀ ਸਹੇਲੀ ਆ। ਆਹੋ ਉਹਨੂੰ ਕਹੀਂ ਉਹਨੂੰ ਕਹਿ ਦੱਸ ਦੇ ਇੱਥੇ . ਕਰਵਾ ਦਿਆ ਕਰਾਂਗੇ। ਹਾਂ ਉਹ ਕਮੁਆਂਦੀ ਆ ਆਪਣੇ ਉਥੋਂ ਦੀ ਆ ਰਾਜੀ ਦੇ ਪਿੰਡਾਂ ਦੀ, ਸੰਤਾਂ ਆਲੇ ਦੀ। ਉਹ ਮਾਸੀ ਕਹਿੰਦੀ ਆ ਮੈਨੂੰ ਜਾਣਦੇ ਆ ਭਾਜੀ ਹੁਣਾ ਸਾਰੇ। ਉਹ ਕਹਿੰਦੀ ਸੀ ਕਹਿੰਦੀ ਆਂਟੀ ਨੂੰ ਕਹਿ ਤੂੰ ਵੇਖੀ ਰੱਖਿਆ ਕਰ। ਮੈਂ ਕਿਹਾ ਚੱਲ ਵੇਖਣ ਨੂੰ ਵੇਖਲਾਂਗੇ ਪਰ ਫੋਨ ਤਾਂ ਹੋਏ ਘਰ ਵੱਡਾ। ਤੇ ਮੈਂ ਤਾਂ . ਮੈਂ ਤਾਂ ਘੰਟਾ ਘੰਟਾ ਦੋ ਦੋ ਘੰਟੇ ਵੇਖ ਦੀ ਰਹਿਨੀ ਆਂ ਤੇ ਉਹਨੂੰ ਕਹਿ ਦਈਂ ਉਹਨੂੰ . ਹਾਂ ਤੇ ਕੁਛ ਕਹਿੰਦੀ ਅਖ਼ੇ ਤਿੰਨ ਚਾਰ ਸੌ ਰੁਪਈਆ ਬਣ ਜਾਂਦਾ। ਤੇ ਮੈਂ ਕਿਹਾ ਊਂ ਵਿਹਲੇ, ਵਿਹਲੇ ਵੇਖੀ ਚੱਲੋ ਮੈਂ ਤਾਂ ਆਪ ਕਹਿੰਨੀ ਆ ਅੱਗੇ ਵਿਹਲੀ ਰਹਿੰਦੀ ਹੁੰਦੀ ਸੀ ਹਵੇਲੀ ਚ ਹੁਣ। ਗੱਲ ਕੀਤੀ? ਗੱਲ ਤੇ ਸੁਣ, ਅੱਗੇ ਪੂਜਾ ਨਾਲ ਗੱਲ ਕੀਤੀ ਅਖ਼ੇ। ਵੇਖ ਕਿੱਡਾ ਲਾਲਚ ਆ ਅੱਗੇ ਤਾਂ ਕਦੇ ਹਾਲ ਚਾਲ ਨਈਂ ਪੁੱਛਿਆ ਤੇ ਘੰਟਾ ਘੰਟਾ ਹੋ ਗਿਆ ਲੱਗੀ ਨੂੰ ਮੈਂ ਕਿਹਾ ਚੱਲ ਕੀ ਏ। ਮੈਂ ਕਿਹਾ ਕੀ ਐ ਮੈਂ ਕਿਹਾ ਚੈਨਲ ਆਲਿਆਂ ਨੇ ਕਹਿਣਾ ਊਂ ਤਾਂ ਭੈਣਾਂ ਭੈਣਾਂ ਗੱਲਾਂ ਨਈਂ ਕਰਦੀਆਂ ਐਂ ਤਾਂ ਕਰ ਲੈਣਗੇ

ਤੇ ਮੈਂ ਕਿਹਾ ਉਹਨੂੰ ਕਹਿ ਦਸ ਮਿੰਟ ਰਹਿ ਗਏ। ਕਹਿੰਦੀ ਦਫ਼ਾ ਹੋ ਪਰੇ ਤੇਰਾ ਅਜੇ ਕੰਜ਼ਰਖਾਨਾ ਪਿਆ ਈ ਆ। ਆਹ . ਹੋਰ ਬਸ ਫਿਰ ਦਸ ਮਿੰਟ ਹੋਏ ਤੇ ਮੈਂ ਫਿਰ ਕੱਟ ਦੇਣਾ।

ਉਹ ਤਾਂ ਪੂਜਾ ਬਾਹਲਾ ਖਿੱਝਦੀ ਏ ਨਾ। ਹਮ ਕਹਿੰਦੀ ਅਜੇ ਤੇਰਾ ਕੰਜਰਖ਼ਾਨਾ, ਉਹਦੇ ਵਿਚ ਫ਼ੋਨ ਆਉਂਦੇ ਹੋਣੇ ਆ। ਮੈਂ ਕਿਹਾ ਦਸ ਮਿੰਟ ਤਾਂ ਕਰ ਲਏ। ਇਹ ਚ ਕਿਹੜੀ ਗੱਲ ਏ। ਓਹ ਤਾਂ ਮਾੜਾ ਜੇਹਾ ਫੋਨ ਲਾਊਗੀ ਤੇ ਕੱਟ ਦਊਗੀ, ਥੋੜਾ ਜੇਹਾ ਫੋਨ ਲਾਊਗੀ ਤੇ ਕੱਟ ਦਊਗੀ। ਹੁਣ ਆਪਾਂ ਕਿੰਨਾ ਟਾਈਮ ਗੱਲ ਕੀਤੀ ਆ ਦਸ ਮਿੰਟ ਹੋ ਵੀ ਗਏ ਆ। ਹਾਂ ਤੇ ਮੈਨੂੰ ਕਹਿਤਾ ਤੁਰਨ ਲਈ ਦੁਪਹਿਰੇ। ਤੂੰ ਆਂਹਦੀ ਰਾਜ ਦੇ ਰਿਸ਼ਤੇਦਾਰਾਂ ਨੂੰ ਸਾਂਭੀ ਰੱਖਿਆ ਕਰ, ਤੈਨੂੰ ਵਧੀਆ ਮਿਲ ਗਏ ਮੌਜ ਨਾਲ ਖਰਚਾ ਕਰੀ ਰੱਖਿਆ ਕਰ, ਵਿਹਲੀ ਹੈਗੀ। ਮੈਂ ਕਿਹਾ ਹੁਣ ਮੈਂ ਘਰੋਂ ਕੱਢ ਦਾ ਉਨ੍ਹਾਂ ਨੂੰ ਆਇਆਂ ਨੂੰ ਤੇਰੇ ਵੇ ਦਿਮਾਗ ਹਿਲਿਆ ਪਿਆ ਮੈਂ ਕਿਹਾ। . ਆਹ ਆਈਂ ਸੜੀ ਜਾਂਦੀ ਰਹਿੰਦੀ। ਹਮ ਮੈਂ ਕਿਹਾ ਕੁਛ ਨਹੀ ਹੁੰਦਾ ਮੈਂ ਅੱਜ ਤੇਰੇ ਭਾਜੀ ਨੂੰ ਮੈਂ ਫੋਨ ਕੀਤਾ ਉਹ ਕਹਿੰਦਾ ਫੇਰ ਕੀ ਆ ਵੱਸਦੇ ਘਰਾਂ ਚ ਆਉਂਦੇ ਈ ਹੁੰਦੇ ਆ। ਹਮ ਆਹੋ ਕੰਮ ਕੀ ਆ . ਚਾਹ ਪੀ ਕੇ ਚਲੀ ਗਈ ਆਪਣਾ ਕੀ ਲੈ ਗਈ? ਓਹੀ ਤੇ ਗੱਲਾਂ ਕਰੀ ਜਾਂਦੀ ਸੀ ਰਾਜ ਦੀ ਬਹੂ ਕਹਿੰਦੀ, ਕਹਿੰਦੀ ਭੈਣ ਦੇ ਜਵਾਕ ਬੜੇ ਸਿਆਣੇ ਆ। ਮੈਂ ਕਿਹਾ ਮਗਰੋਂ ਕਰਦੇ ਖ਼ਸਮ ਜਿਹੜੀ ਕਰਨੀ ਹੋਵੇ ਹੁੰਦਿਆਂ ਨਈਂ ਕਿਸੇ ਦੇ ਬੋਲਦੇ।

ਮੁੰਡੇ ਤਾਂ ਮੈਂ ਕਿਹਾ ਆਹੀ ਕਰਦੇ ਆ ਦੂਸਰੇ ਈ ਬਣ ਜਾਂਦੇ ਆ। ਉਹਦੇ ਮੁੰਡੇ ਦਾ ਵੀ ਪਰਸੋਂ ਜਨਮ ਦਿਨ ਸੀ ਨਾ ਵੈਸਾਖੀ ਵਾਲੇ ਦਿਨ ਉਹਦੇ ਮੁੰਡੇ ਦਾ ਜਨਮ। ਮੈਂ ਕਿਹਾ ਭੈਣੇ ਮੇਰਾ ਵੀ ਵੈਸਾਖੀ ਵਾਲੇ ਦਿਨ ਹੋਇਆ ਸੀ ਮੁੰਡਾ। ਮੈਂ ਕਿਹਾ ਮੇਰਾ ਵੀ ਵੈਸਾਖੀ ਵਾਲੇ ਦਿਨ ਈ ਹੋਇਆ ਵਾ। ਉਹ ਗੱਲਾਂ ਕਰਨ ਡਈ ਸੀ ਲਵਪ੍ਰੀਤ ਦੀਆਂ ਫੋਟਵਾਂ ਦੇਖੀਆਂ ਨਾ ਕਈ ਹਮ ਉਹ ਕਹਿੰਦੀ ਸੀ ਆ ਜਾਇਓ . ਅਸੀਂ ਏ ਸੀ ਲਵਾ ਲਿਆ। ਮੈਂ ਕਿਹਾ ਚੰਨੀ ਨੂੰ ਵੀ ਸੁਰਤ ਆ ਗਈ ਅੱਡ ਹੋ ਕੇ ਹਮ

ਤੇਰੇ ਭਾਜੀ ਨੂੰ ਜੱਫੀ ਪਾ ਕੇ ਮਿਲਦੀ ਆ ਆ ਕੇ। ਤੇ ਭਾਜੀ ਨੂੰ ਜੱਫੀ ਤਾਂ ਨਹੀ ਪਾਉਣ ਆਉਂਦੀ ਰੋਜ਼ ਸੁਹੰ ਲੱਗੇ ਜੱਫੀ ਪਾ ਕੀ ਮਿਲਦੀ ਆ ਪਰਸੋ ਰਾਤ ਨੂੰ ਪਤਾ ਨਹੀ ਕਈ ਦਿਨ ਹੋ ਗਏ ਰਾਤ ਨੂੰ ਪਤਾ ਨਹੀ ਕੀ ਗੱਲ ਕਰਦਾ ਸੀ ਤੇ ਰਾਜ ਮੈਨੂੰ ਆਂਹਦਾ ਬਾਈ ਤੇ ਚੰਨੀ ਵਾਹਵਾ ਚਿਰ ਲੱਗੇ ਰਹੇ ਗੱਲਾਂ ਕਰਨ।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

ਠੀਕ ਐ ਪੁੱਤ ਠੀਕ ਐ ਤੂੰ ਸੁਣਾ ਨੀਤੂ? ਹਾਂਜੀ ਠੀਕ ਜੇ ਹੋਰ ਸੁਣਾਓ ਨਿੱਕੇ ਜੇ ਦਾ? ਠੀਕ ਐ ਨਿੱਕਾ ਜਾ ਵੀ ਠੀਕ ਐ ਹੋਰ ਤੂੰ ਸੁਣਾ ਨਿਆਣਿਆਂ ਦੀ ਸੁਣਾ?

ਹੋਰ ਚਾਚੇ ਵਲੋਂ ਥੈ ਬੜੀ ਮਾੜੀ ਹੋਈ। ਹਾਂ ਕਿ ਕਰਨਾ ਫਿਰ ਹੁਣ ਝੱਟ ਪੱਟ ਹੀ ਵੇਖਲਾ ਕੋਈ ਪਤਾ ਨੇ ਹੀ ਇਦਾ ਹੋ ਜਾਣਾ ਅਮ ਹੋਰ ਹੋਲੇ ਚੰਗਾ ਭਲਾ ਹੀ ਚੰਗਾ ਭਲਾ ਹੀ ਪੰਜ ਵਜੇ ਦੁੱਧ ਲੈਣ ਗਿਆ ਮੈਂ ਕਹਿੰਦੀ john ਨੂੰ ਲੈ ਕੇ ਮੈਂ ਉਧਰੋਂ ਆਣ ਦਈ ਦੁੱਧ ਲੈਣ

ਇਹ ਵੇ ਲੇ ਦੁੱਧ ਦੁੱਧ ਲੈ ਕੇ ਤੇ ਹੋਰ ਘੜੀ ਕਿ ਨੂੰ ਘਰ ਆਉਣਾ ਹੀ ਓਹਨੇ

ਆ ਹੋਰ ਇਹ ਤੇ ਆਉ ਜਿਹ ਤਰਾਂ ਪਤਾ ਨੀ ਯਕਦਮ ਹੀ ਕਿਹੜੀ ਗੱਲੋਂ ਹੋਣੀ ਲੈ ਗਈ ਐ ਹੈ ਨਿੱਕੇ ਨਿੱਕੇ ਨਿਆਣੇ ਚਲ ਕੁੜੀਆਂ ਵਿਆਹ ਜਾਂਦਾ ਮੁੰਡਾ ਵਿਆਹ ਜਾਂਦਾ

ਤੇ ਕੋਈ tension ਨੀ ਹੀ ਰਹਿਣੀ ਹੁਣ ਚਾਚੀ ਦੇ ਸਿਰ ਤੇ ਬੋਜ਼ ਬੜਾ ਪੈ ਗਿਆ ਆਹੋ ਤੇ ਹੋਰ ਬੜੇ ਚਿਰ ਦਾ ਕਰਦਾ ਹੀ ਸਾਰਿਆਂ ਦੇ ਈ ਆ ਪਰ ਚਲੋ ਖਾਸ ਓਹਨਾ ਤੇ ਜਿਆਦਾ ਵਾ ਹਾਂ ਬੜੇ ਚਿਰ ਦਾ ਦਏ ਹੀ ਦਾ ਕਹਿਣ ਬਈ ਕਰ ਦਿਨੇ ਆ ਕਰ ਦਈਏ ਮੁੜਕੇ ਨਾ ਰਿਸ਼ਤਾ ਚੰਗਾ ਲੱਬਾ ਨਾ ਉਨ੍ਹਾਂ ਕੀਤਾ

ਆਹ ਰਿਸ਼ਤਾ ਬੜੇ ਚਿਰ ਦਾ ਲੱਭਣ ਦਏ ਹੀ

ਹਮ ਨਾ ਵੇਖਣੇ ਹੋਣਗੇ ਉਹਨੇ ਕਿ ਗੱਲ ਤੇ ਇਹ ਆ